ਅਤੇ ਉਹਨਾਂ ਦਾ ਜੀਵਨ ਪੱਧਰ ਵੀ ਕਾਫ਼ੀ ਜ਼ਿਆਦਾ ਨੀਵਾਂ ਹੁੰਦਾ ਹੈ, ਪਰ ਨਾਲ ਦੇ ਨਾਲ ਦੇਖਿਆ ਜਾਵੇ ਤਾਂ ਵਿੱਤੀ ਮਾਮਲੇ ਵਿੱਚ ਸਭ ਤੋਂ ਜ਼ਿਆਦਾ ਅਹਿਮ ਰੋਲ ਅਦਾ ਕਰਦੇ ਹਨ, ਉਹ ਮਜ਼ਦੂਰ ਹੀ ਹਨ ਕਿਉਂਕਿ ਕੋਈ ਵੀ ਵਸਤੂ ਸਿੱਧਾ ਉਤਪਾਦਨ ਕਦੇ ਵੀ ਨਹੀਂ ਹੁੰਦਾ, ਇਸ ਵਿੱਚ ਮਜ਼ਦੂਰਾਂ ਦਾ ਕਾਫ਼ੀ ਜ਼ਿਆਦਾ ਅਹਿਮ ਰੋਲ ਅਦਾ ਹੁੰਦਾ ਹੈ ਕਿਉਂਕਿ ਵਸਤੂ ਬਣਾਉਣ ਦੇ ਲਈ ਜੇਕਰ ਸਾਨੂੰ ਕੱਚਾ ਮਾਲ ਮਿਲ ਜਾਂਦਾ ਹੈ, ਤਾਂ ਮਜ਼ਦੂਰਾਂ ਦੀ ਲੋੜ ਬਹੁਤ ਜ਼ਿਆਦਾ ਵੱਡੇ ਪੱਧਰ ਤੇ ਪੈਂਦੀ ਹੈ ਤੇ ਤੁਸੀਂ ਪਹਿਲਾਂ ਹੀ ਸੁਣ ਚੁੱਕੇ ਹੋ ਕਿ ਜੋ ਜਰਮਨ ਵਿੱਚ ਕਿਸ ਤਰ੍ਹਾਂ ਮਜ਼ਦੂਰਾਂ ਦਾ ਸ਼ੋਸ਼ਣ ਕੀਤਾ ਜਾਂਦਾ ਸੀ, ਮੈਂ ਤੁਹਾਡੇ ਕੋਲ ਇਹ ਸੁਝਾਵ ਲੈਣਾ ਚਾਹੁੰਦਾ ਹਾਂ ਕਿ ਮਜ਼ਦੂਰੀ ਵੀ ਇੱਕ ਅਜਿਹਾ ਵਿੱਤੀ ਮਾਮਲੇ ਵਿੱਚ ਸਥਾਨ ਰੱਖਦੀ ਹੈ? ਜੇ ਆਪਾਂ ਗੱਲ ਕਰੀਏ ਕਿ ਜੋ ਮਜ਼ਦੂਰ ਵਰਗ ਦੇ ਲੋਕ ਹਨ ਉਹਨਾਂ ਦਾ ਕਿਤੇ ਨਾ ਕਿਤੇ ਸ਼ੋਸ਼ਣ ਹੋ ਰਿਹਾ ਹੈ ਤਾਂ ਇਸ ਵਿੱਚ ਕੋਈ ਵੀ ਦੋ ਰਾਏ ਨਹੀਂ ਹਨ, ਕੀ ਆਪਾਂ ਜਾਂ ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਜੋ ਫੈਕਟਰੀਆਂ ਦੇ ਵਿੱਚ ਮਜ਼ਦੂਰ ਕੰਮ ਕਰਦੇ ਹਨ ਤਾਂ ਉਹਨਾਂ ਦੇ ਕੋਲੋਂ ਵੱਧ ਵਸਤੂਆਂ ਤਿਆਰ ਕਰਵਾਈਆਂ ਜਾਂਦੀਆਂ ਹਨ, ਜਾਂ ਕਿਤੇ ਨਾ ਕਿਤੇ ਉਹਨਾਂ ਕੋਲੋਂ ਕੰਮ ਬਹੁਤ ਲਿਆ ਜਾਂਦਾ ਹੈ ਜਿਸ ਨਾਲ ਕੀ ਹੁੰਦਾ ਹੈ ਕਿ ਉਹਨਾਂ ਦਾ ਆਰਥਿਕ ਸ਼ੋਸ਼ਣ ਹੋ ਰਿਹਾ ਹੈ ਮੈਂ ਤੁਹਾਨੂੰ ਇੱਥੇ ਇਹ ਗੱਲ ਦੱਸ ਦੇਣਾ ਚਾਹੁੰਦਾ ਹਾਂ ਜੇ ਆਪਾਂ ਆਰਥਿਕ ਸ਼ੋਸ਼ਣ ਦੀ ਗੱਲ ਕਰੀਏ ਤਾਂ ਇੱਕ ਵਿਅਕਤੀ ਦੀ ਆਮਦਨ ਦੂਸਰੇ ਵਿਅਕਤੀ ਦੇ ਖ਼ਰਚ ਉੱਪਰ ਨਿਰਭਰ ਕਰਦੀ ਹੈ ਜੇ ਆਪਾਂ ਬਾਜ਼ਾਰ ਦੀ ਗੱਲ ਕਰੀਏ ਤਾਂ ਬਾਜ਼ਾਰ ਵਿੱਚ ਜੋ ਇਨਸਾਨ ਕਿਸੇ ਵਸਤੂ ਨੂੰ ਵੇਚਣ ਦੇ ਲਈ ਆਇਆ ਹੈ, ਅਤੇ ਦੂਸਰੀ ਤਰਫ਼ ਉਸੇ ਵਸਤੂ ਨੂੰ ਖ਼ਰੀਦਣ ਦੇ ਲਈ ਜੋ ਲੋਕ ਆਏ ਹਨ ਉਹਨਾਂ ਵਿਅਕਤੀਆਂ ਦਾ ਖ਼ਰਚ ਦੂਸਰੇ ਵਿਅਕਤੀ ਦੀ ਆਮਦਨ ਕਹਿਲਾਉਂਦਾ ਹੈ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 ਖ਼ਰਚ ਅਤੇ ਆਮਦਨ ਦਾ ਜਿਹੜਾ ਚੱਕਰ ਹੈ ਇਹ ਚੱਲਦਾ ਹੀ ਰਹਿੰਦਾ ਹੈ, ਜੇਕਰ ਲੋਕ ਆਪਣੇ ਖ਼ਰਚੇ ਉੱਪਰ control ਕਰ ਲੈਣ, ਆਪਣੇ ਪੈਸੇ ਨੂੰ ਬਿਲਕੁਲ ਹੀ ਨਾ ਖ਼ਰਚਣ ਤਾਂ

ਬਹੁਤ ਹੀ ਹੇਠਾਂ ਚਲੀ ਜਾਵੇਗੀ ਜੇ ਆਪਾਂ ਗੱਲ ਕਰੀਏ ਕਿ ਕਿਸੇ ਇਨਸਾਨ ਦੀ ਆਮਦਨ ਔਰ ਲੋਕਾਂ ਦੇ ਖਰਚੇ ਉੱਪਰ ਨਿਰਭਰ ਕਰਦੀ ਹੈ, ਤਾਂ ਕੀ ਤੁਸੀਂ ਇਹ ਲੋਕਾਂ ਨੂੰ ਸੁਝਾਵ ਦੇਣਾ ਚਾਹੋਗੇ ਕਿ ਲੋਕਾਂ ਨੂੰ ਆਪਣੇ ਪੈਸੇ ਨੂੰ ਆਪਣੇ ਕੋਲ ਹੀ ਸੀਮਿਤ ਨਹੀਂ ਰੱਖਣਾ ਚਾਹੀਦਾ, ਉਸ ਪੈਸੇ ਨੂੰ ਜਾਂ ਤਾਂ

ਇਹਨਾਂ ਨੂੰ ਭਵਿੱਖ ਵਿੱਚ ਜ਼ਿਆਦਾ ਤੋਂ ਜ਼ਿਆਦਾ ਲਾਭ ਦੀ ਪ੍ਰਾਪਤੀ ਹੋ ਸਕੇ। ਜੇਕਰ ਰੁਪਏ ਦੀ ਗੱਲ ਕਰਦੇ ਹਾਂ ਤਾਂ ਰੁਪਇਆ ਅਸੀਂ ਕਦੇ ਵੀ ਆਪਣੇ ਕੋਲ ਨਹੀਂ ਰੱਖ ਸਕਦੇ ਕਿਉਂਕਿ ਹਰ ਇੱਕ ਵਸਤੂ ਖ਼ਰੀਦਣ ਲਈ ਸਾਨੂੰ ਰੁਪਏ ਦੀ ਲੋੜ ਪੈਂਦੀ ਹੈ, ਜੇਕਰ ਅਸੀਂ ਰੁਪਇਆ ਆਪਣੇ ਕੋਲ ਜਮਾ ਕਰਕੇ ਰੱਖਦੇ ਹਾਂ ਤਾਂ ਕੀ ਹੁੰਦਾ ਹੈ ਕਿ ਅੰਤਰ ਰਾਸ਼ਟਰੀ ਬਾਜ਼ਾਰਾਂ ਵਿੱਚ ਇਸ ਨਾਲ ਕੀ ਅੰਤਰ ਰਾਸ਼ਟਰੀ ਬਾਜ਼ਾਰਾਂ ਦੇ ਜੋ ਵਸਤੂਆਂ ਹਨ ਉਹਨਾਂ ਦਾ ਮੁੱਲ ਵੱਧ ਜਾਂਦਾ ਹੈ, ਅਤੇ ਜੋ ਵਸਤੂਆਂ ਖ਼ਰੀਦਣ ਵਾਲੇ ਹੁੰਦੇ ਹਨ, ਉਹਨਾਂ ਨੂੰ ਕਾਫ਼ੀ ਜ਼ਿਆਦਾ ਨੁਕਸਾਨ ਉਠਾਉਣਾ ਪੈਂਦਾ ਹੈ। ਮੈਂ ਜਸ਼ਨ ਤੇ ਮੈਂ ਆਪਣੀ ਕਹਾਣੀ ਅੱਗੇ ਸ਼ੁਰੂ ਕਰਨ ਲੱਗਾ ਹਾਂ। ਅੱਜ-ਕੱਲ੍ਹ ਲਗਭਗ ਰੋਜ਼੍ਹ TV ਉੱਪਰ ਵੇਖਣ ਨੂੰ ਅਤੇ ਖਬਰਾਂ ਵਿੱਚ ਪੜ੍ਹਨ ਨੂੰ ਮਿਲਦਾ ਹੈ ਕਿ ਇਕੱਲੇ ਰਹੇ ਬਜ਼ੁਰਗਾਂ ਨੂੰ ਲੁੱਟਿਆ ਜਾ ਰਿਹਾ ਹਨ। ਤਖ਼ਤ ਕੀਤੀ ਜਾ ਰਹੀ ਹੈ। ਕਈ ਬਜ਼ੁਰਗਾਂ ਨੂੰ ਤਾਂ ਉਹਨਾਂ ਦੇ ਆਪਣੇ ਹੀ ਬੱਚੇ ਉਹਨਾਂ ਦੀਆਂ ਜਾਇਦਾਦਾਂ ਉੱਪਰ ਕਬਜ਼ਾ ਕਰਕੇ ਦਰ-ਦਰ ਦੀਆਂ ਠੋਕਰਾਂ ਖਾਣ ਲਈ ਘਰੋਂ ਬਾਹਰ ਕੱਢ ਦਿੰਦੇ ਹਨ। ਕੁਝ ਵਧੇਰੇ ਸਮਝਦਾਰ ਬੱਚੇ ਆਪਣੇ ਮਾਂ-ਬਾਪ ਨੂੰ ਬਜ਼ੁਰਗ ਆਸ਼ਰਮ ਵਿੱਚ ਦਾਖਲ ਕਰਵਾ ਕੇ ਆਪਣਾ ਫ਼ਰਜ਼ ਨਿਭਾਅ ਰਹੇ ਹਨ। ਸਾਡੇ ਸਮਾਜ ਵਿੱਚ ਵੱਡੀ ਪੱਧਰ 'ਤੇ ਇਹ ਕੁਝ ਹੋ ਰਿਹਾ ਹੈ। ਇਸ ਦਾ ਕਾਰਨ ਹੈ ਸਮਾਜ ਵਿੱਚ ਹੋ ਰਹੀ ਤਬਦੀਲੀ। ਬੱਚੇ ਆਪਣੇ ਮਾਂ ਬਾਪ ਕੋਲੋਂ ਇਹ ਕਹਿ ਕੇ ਮੂੰਹ ਫੇਰ ਰਹੇ ਹਨ ਕਿ ਉਹਨਾਂ ਦੀਆਂ ਪੀੜ੍ਹੀਆਂ ਵਿੱਚ ਬਹੁਤ ਫ਼ਰਕ ਹੈ। ਸੋਚ ਅਤੇ ਵਿਚਾਰ ਇੱਕ ਨਹੀਂ ਹਨ। ਨੌਜਵਾਨ ਪੀੜ੍ਹੀ ਦਾ ਕਹਿਣਾ ਹੈ ਕਿ ਉਹਨਾਂ ਦੇ ਮਾਂ ਬਾਪ ਸਮੇਂ ਦੇ

ਉਹ ਆਪਣੀ ਜ਼ਿੰਦਗੀ ਆਪਣੇ ਢੰਗ ਨਾਲ ਜਿਉਣਾ ਚਾਹੁੰਦੇ ਹਨ। ਉਹਨਾਂ ਨੂੰ ਪੁਰਾਣੇ ਰੀਤੀ-ਰਿਵਾਜ਼ ਤੇ ਬੰਧਨਾਂ ਤੋਂ ਮੁਕਤ ਚਾਹੀਦੇ ਹਨ ਅਤੇ ਉਹ ਇੱਕ ਸੁਤੰਤਰ ਜੀਵਨ ਗੁਜ਼ਾਰਨਾ ਚਾਹੁੰਦੇ ਹਨ। ਸਵਾਲ ਇਹ ਹੈ ਕਿ ਮਾਂ ਬਾਪ ਜਿਸ ਬੱਚੇ ਦੀ ਪਾਲਣ ਲਾਡ ਪਿਆਰ ਨਾਲ ਕਰਦੇ ਹਨ ਆਪ ਦੁੱਖ ਤਕਲੀਫ਼ ਸਹਿ ਕੇ ਉਸ ਨੂੰ ਪਾਲਦੇ ਹਨ। ਆਪਣੇ ਖੂਨ ਦੀ ਕਮਾਈ ਉਸ ਦੀ ਪੜ੍ਹਾਈ ਅਤੇ ਸਿੱਖਿਆ ਉੱਪਰ ਖ਼ਰਚ ਕਰਦੇ ਹਨ। ਉਸ ਨੂੰ ਜੀਵਨ ਦੇ ਸਾਰੇ ਸੁੱਖ ਦੇਣ ਲਈ ਆਪ ਭੁੱਖੇ ਅਤੇ ਆਪਣੀਆਂ ਇੱਛਾਵਾਂ ਨੂੰ ਮਾਰ ਕੇ ਉਹਨਾਂ ਦੀਆਂ ਇੱਛਾਵਾਂ ਪੂਰੀ ਕਰਦੇ ਹਨ। ਕੀ ਉਹਨਾਂ ਬੱਚਿਆਂ ਦਾ ਆਪਣੇ ਮਾਂ ਬਾਪ ਦੇ ਵੱਲ ਕੋਈ ਫ਼ਰਜ਼ ਨਹੀਂ? ਇਹ ਸੱਚ ਹੈ ਕਿ ਸਮਾਂ ਬਦਲ ਚੁੱਕਾ ਹੈ। ਮਨੁੱਖ ਦੀਆਂ ਲੋੜਾਂ ਵਧ ਗਈਆਂ ਹਨ। ਬੱਚਿਆਂ ਨੂੰ ਆਪਣੀ ਜ਼ਿੰਦਗੀ ਸੁਆਰਨ ਦੇ ਕਈ ਰਾਹ ਮਿਲ ਗਏ ਹਨ। ਉਹ ਚੰਗੇ ਤੋਂ ਚੰਗੇ ਜੀਵਨ ਗੁਜ਼ਾਰਨ ਲਈ ਖੂਬ ਮਿਹਨਤ ਕਰਕੇ ਡਿਗਰੀਆਂ ਹਾਸਲ ਕਰਨ ਵੱਲ ਰੁਚਿਤ ਹਨ। ਚੰਗੀ ਕਮਾਈ ਦੇ ਸਾਧਨਾਂ ਨੂੰ ਉਹ ਗੁਆਉਣਾ ਨਹੀਂ ਚਾਹੁੰਦੇ। ਪਰ ਇਹ ਕਿੱਥੋਂ ਦਾ ਇਨਸਾਫ਼ ਹੈ ਕਿ ਜਿਸ ਮਾਂ ਬਾਪ ਨੇ ਇਹ ਸਭ ਕੁੱਝ ਕਰਨ ਦੇ ਯੋਗ ਬਣਾਇਆ, ਉਹ ਉਹਨਾਂ ਨੂੰ ਹੀ ਜ਼ਿੰਦਗੀ ਵਿੱਚੋਂ ਕੱਢ ਕੇ ਦੂਰ ਛੱਡ ਦਿੱਤਾ ਜਾਵੇ। ਆਪਣੇ ਸੁਆਰਥ ਤੇ ਲੋਭ, ਲਾਭ ਦੇ ਕਾਰਨ ਮਾਂ ਬਾਪ ਦੀ ਕਦਰ ਨਾ ਕੀਤੀ ਜਾਵੇ। ਬੱਚਿਆਂ ਨੂੰ ਇਹ ਕਦੀ ਨਹੀਂ ਬੋਲਣਾ ਚਾਹੀਦਾ ਕਿ ਉਹਨਾਂ ਦੇ ਵੀ ਕਈ ਅਰਮਾਨ ਹਨ। ਉਹਨਾਂ ਦੀ ਵੀ ਕਈ ਇੱਛਾਵਾਂ ਹਨ। ਮਾਂ ਬਾਪ ਤੇ ਬੱਚਿਆਂ ਦੀ ਸੋਚ ਵਿੱਚ ਫ਼ਰਕ ਹੋ ਸਕਦਾ ਹੈ। ਇਸ ਫ਼ਰਕ ਨੂੰ ਆਪਸੀ ਗੱਲਬਾਤ ਰਾਹੀਂ ਮਿਟਾਇਆ ਜਾ ਸਕਦਾ ਹੈ। ਬਾਰੇ ਖੁੱਲ੍ਹ ਕੇ ਮਾਂ ਬਾਪ ਨਾਲ ਗੱਲ ਕਰਨੀ ਚਾਹੀਦੀ ਹੈ ਅਤੇ ਮਾਂ ਬਾਪ ਨੂੰ ਵੀ ਬੱਚਿਆਂ ਅਨੁਸਾਰ ਆਪਣੇ ਸੁਭਾਅ ਅਤੇ ਸੋਚ ਵਿੱਚ ਬਦਲਾਵ ਲਿਆਉਣਾ ਚਾਹੀਦਾ ਹੈ। ਬੁਢਾਪੇ ਵਿੱਚ ਮਾਂ ਬਾਪ ਨੂੰ ਬੱਚਿਆਂ ਦੇ ਸਹਾਰੇ ਦੀ ਲੋੜ ਹੁੰਦੀ ਹੈ। ਬੱਚਿਆਂ ਨੂੰ ਚਾਹੀਦਾ ਹੈ ਕਿ ਉਹਨਾਂ ਦਾ ਸਹਾਰਾ ਬਣਨ। ਉਹਨਾਂ ਨੂੰ ਆਪਣੇ ਕੋਲ ਰੱਖ ਕੇ ਸਰੀਰਕ ਤੇ ਮਾਨਸਿਕ ਪੱਖੋਂ ਉਹਨਾਂ ਦੀ ਤਾਕਤ ਬਣਨ। ਉਹਨਾਂ ਦੀ ਇੱਜ਼ਤ ਕਰਕੇ ਉਹਨਾਂ ਨੂੰ ਪਿਆਰ, ਖੁਸ਼ੀ ਤੇ ਸੰਤੁਸ਼ਟੀ ਦੇਣ ਦਾ ਅਹ ਕਿ ਭਾਵਨਾ ਕੇ ਉਹ ਆਪਣੇ ਆਪ ਨੂੰ ਸੁਰੱਖਿਆ ਸਮਝ, ਇੰਝ ਕਰਨ

ਇਸ ਦਾ ਅਰਥ ਹੈ ਕਿ ਜਿਹੜੀਆਂ ਆਦਤਾਂ ਇੱਕ ਵਾਰ ਪੈ ਜਾਣ ਉਹ ਆਖਰੀ ਸਾਹ ਤੱਕ ਮਨੁੱਖ ਦੇ ਨਾਲ ਨਿਭਦੀਆਂ ਹਨ, ਆਦਤ ਚੰਗੀ ਹੋਵੇ ਜਾਂ ਮੰਦੀ ਸਹਿਜੇ- ਸਹਿਜੇ ਹੀ ਪੈਂਦੀ ਹੈ ਅਤੇ ਇਹ ਮਨੁੱਖ ਦੇ ਜੀਵਨ ਦਾ ਅਨਿੱਖੜਵਾਂ ਅਹ ਅੰਗ ਬਣ ਜਾਂਦੀ ਹੈ। ਇਸ ਦਾ ਸਬੰਧ ਮਨੁੱਖ ਦੇ ਦਿਲ ਨਾਲ ਹੁੰਦਾ ਹੈ। ਦਿਲ 'ਤੇ ਕਾਬੂ ਪਾਉਣਾ ਅਮ ਔਖਾ ਹੈ। ਇਹੋ ਹੀ ਕਾਰਨ ਹੈ ਕਿ ਪੱਕ ਚੁੱਕੀ ਆਦਤ ਨੂੰ

ਕਿਸੇ ਮਨੁੱਖ ਦੇ ਆਚਰਣ ਦੀ ਗੱਲ ਕਰਦਿਆਂ ਅਸੀਂ ਔਗੁਣਾਂ ਦੇ ਸਬੰਧ ਵਿੱਚ ਉਸ ਦੀਆਂ ਬੁਰੀਆਂ ਆਦਤਾਂ ਦੀ ਹੀ ਚਰਚਾ ਕਰਦੇ ਹਨ ਪਰ ਇਹ ਜ਼ਰੂਰੀ ਨਹੀਂ ਕਿ ਆਦਤਾਂ ਚੰਗੀਆਂ ਹੀ ਹੋ ਸਕਦੀਆਂ ਹਨ, ਚੰਗੀ ਆਦਤਾਂ ਦਾ, ਮੰਦੀ ਆਦਤਾਂ ਬੱਚੇ ਨੂੰ ਆਪਣੇ ਬਚਪਨ ਵਿੱਚ ਪੈਂਦੀਆਂ ਹਨ। ਬਚਪਨ ਵਿੱਚ ਮਾਂ ਬਾਪ ਅਤੇ ਅਧਿਆਪਕਾਂ ਵੱਲੋਂ ਬੱਚਿਆਂ ਦੀ ਨਿਗਰਾਨੀ ਕਰਨੀ ਬਹੁਤ ਜ਼ਰੂਰੀ ਹੁੰਦੀ ਹੈ, ਜੇ ਭੈੜੀਆਂ ਹਰਕਤਾਂ ਨੂੰ ਸ਼ੁਰੂ ਹੋ

ਬਹੁਤ ਸਾਰੇ ਬੱਚੇ ਜਵਾਨੀ ਵਿੱਚ ਵਿਗੜਦੇ ਹਨ ਪਰ ਇਹਨਾਂ ਦੀਆਂ ਆਦਤਾਂ ਉੱਪਰ ਸੰਤੋੋਖ ਦਾ ਅਸਰ ਹੁੰਦਾ ਹੈ। ਇਹ ਸਾਰੇ ਨਹੀਂ ਹੁੰਦੀਆਂ ਇਹਨਾਂ ਨੂੰ ਸਖ਼ਤੀ ਨਾਲ ਰੋਕਣ 'ਤੇ ਹਟਾਇਆ ਜਾ ਸਕਦਾ ਹੈ। ਕੁਝ ਬੱਚੇ ਆਪਣੀਆਂ ਭੈੜੀਆਂ ਆਦਤਾਂ ਤੋਂ ਜਾਣੂ ਵੀ ਹੁੰਦੇ ਹਨ। ਉਹ ਕਿਸੀ ਦੇ

ਬੇਇੱਜ਼ਤ ਹੋਣਾ ਪੈਂਦਾ ਹੈ। ਆਦਤਾਂ ਮਨੁੱਖ ਦੇ ਆਚਰਣ ਤੇ ਸੁਭਾਅ ਦਾ ਦਰਪਣ ਹੁੰਦਾ ਹੈ। ਚੰਗੀਆਂ ਆਦਤਾਂ ਵਾਲੇ ਮਨੁੱਖ ਤੋਂ ਹੀ ਚੰਗੇ ਵਰਤਾਓ ਦੀ ਆਸ ਰੱਖੀ ਜਾਂਦੀ ਹੈ। ਭੈੜੀਆਂ ਆਦਤਾਂ ਵਾਲੇ ਮਨੁੱਖ ਤੋਂ ਭੈੜੇ ਕੰਮ ਕਰਨ ਦਾ ਹੀ ਡਰ ਹੁੰਦਾ ਹੈ। ਇੱਕ ਨਸ਼ੇ-ਖੋਰ, ਸਿਗਰੇਟ

ਫ਼ਜ਼ੂਲ ਹੈ। ਆਤੰਕਵਾਦੀਆਂ ਕੋਲੋਂ ਇੱਕ ਚੰਗੇ ਨਾਗਰਿਕ ਦੀ ਉਮੀਦ ਰੱਖਣੀ ਬੇਵਕੂਫ਼ੀ ਹੈ। ਅੰਤ ਵਿੱਚ

ਜੇ ਮਨੁੱਖ ਆਪਣੀਆਂ ਭੈੜੀਆਂ ਆਦਤਾਂ ਨਾਲ ਨਫ਼ਰਤ ਕਰਨ ਲੱਗ ਪਵੇ, ਚੰਗੀ ਆਦਤਾਂ ਵਿੱਚ ਉੱਠਣਾ ਬੈਠਣਾ ਸ਼ੁਰੂ ਕਰੇ। ਜੀਵਨ ਨੂੰ ਚੰਗਾ ਬਣਾਉਣ ਦਾ ਪੱਕਾ ਇਰਾਦਾ ਬਣਾ ਲਵੇ ਤਾਂ ਕਿਸੇ ਵੀ ਆਦਤ ਨੂੰ ਬਦਲਿਆ ਜਾ ਸਕਦਾ ਹੈ। ਮਨੁੱਖ ਆਪਣੇ ਜੀਵਨ ਨੂੰ ਆਰਾਮਦੇਹ ਬਣਾਉਣ ਲਈ ਲਗਾਤਾਰ ਸੰਘਰਸ਼ ਕਰ ਰਹੇ ਹਨ। ਅੱਜ ਆਦਿ ਤੇ ਅਜੋਕੇ ਮਨੁੱਖ ਦੀ ਰਹਿਣੀ ਬਹਿਣੀ ਵਿੱਚ ਜ਼ਮੀਨ ਅਸਮਾਨ ਦਾ ਫ਼ਰਕ ਹੈ। ਇਸ ਮਨੁੱਖੀ ਦਿਮਾਗ ਦੇ ਵਿਕਾਸ ਦਾ ਹੀ ਨਤਜ ਅਹ ਨਤੀਜਾ ਹੈ। ਸਾਡੇ ਬਜ਼ੁਰਗਾਂ ਦਾ ਜੀਵਨ ਬੜਾ ਸਾਦਾ ਸੀ। ਉਹ ਥੋੜ੍ਹੀ ਆਮਦਨ ਨਾਲ ਹੀ ਵੱਡੇ-ਵੱਡੇ ਪਰਿਵਾਰ ਦਾ ਖ਼ਰਚਾ ਪੂਰਾ ਕਰਦੇ ਸਨ। ਪਰ ਘਰ ਵਿੱਚ ਆਰਾਮ ਦੀਆਂ ਚੀਜ਼ਾਂ ਬਹੁਤ ਘੱਟ ਹੁੰਦੀਆਂ ਸਨ। ਜੀਵਨ ਦੀਆਂ ਮੁੱਖ ਲੋੜਾਂ ਨੂੰ ਪੂਰਾ ਕਰਨਾ ਹੀ ਮੁੱਖ ਮੰਤਵ ਸੀ। ਇਹਨਾਂ ਲੋੜਾਂ ਨੂੰ ਪੂਰਾ ਕਰਨ ਤੋਂ ਬਾਅਦ ਜੋ ਧਨ ਬਚਦਾ ਸੀ ਉਸ ਨੂੰ ਮਕਾਨ ਦੀਆਂ ਦੀਵਾਰਾਂ ਦੇ ਅੰਦਰ ਜਾਂ ਖੇਤਾਂ ਦੀ ਜ਼ਮੀਨ ਵਿੱਚ ਦੱਬ ਦਿੱਤਾ ਜਾਂਦਾ ਸੀ। ਇਹ ਉਹਨਾਂ ਦੀ ਇਕ ਤਰ੍ਹਾਂ ਦੀ ਬਚਤ ਹੀ ਹੁੰਦੀ ਸੀ। ਇਸ ਧਨ ਦੀ ਵਰਤੋਂ ਉਹ ਔਖੀ ਘੜੀ ਵਿੱਚ ਕਰਦੇ ਸਨ। ਸਤਿ ਸ੍ਰੀ ਅਕਾਲ ਜੀ।

ਦੇਯਾ ਕੀ ਕਰਦੀ ਪੀ ਸੇ ਕੁਛ ਨੀ ਆਪਾਂ topic ਥੋਰੀ ਜੇ ਪੇਰ੍ਡੀ ਪੀ ਸੇ ਆਹ ਆਹ artical ਆਯ ਆਇਕ ਦੋ ਨਾ ਉਨਾ ਟੀ ਨਾ ਬਰੀ ਹੇਰ topic ਜਗਾ ਟੀ ਨਾ ਅਲਘ ਅਲਘ topic ਦਸਿਆ ਹੂਯ ਆਚਾ ਆਚਾ ਅਪਾ ਓਵੇ ਰੇਵੋਇਸ ਕੇਰ ਲੀ ਆਹ ਕਿਰਾ topic ਆਇਕ ਜੇਮਾ ਮਾਸ੍ਜੇਡ ਟੀ ਅਘਾਰਾ ਵੇ ਮਸ਼ਹੂਰ ਆਯ ਆਹ ਆਹ ਟੀ ਕਾਫੀ ਚੀਜ਼ਾ ਮਸ਼ਹੂਰ ਆਯ ਚਲੋ ਅਪਾ ਥੋਰਾ ਜਿਯਾ read ਹੀ ਕਰ ਲੀ ਓਜੇਦਾਂ ਫਟੀ ਪੁਰ ਅਸੀਂ ਕਰੇਇ ਦਾ ਕੀ ਹਯ੍ਗਾ ਹੇਤਾਸ ਆਪਨੂ ਨੀ ਪਤਾ ਨਾ ਟੀ ਮਨ ਕਿਯਾ ਪਰ ਲੇਨ੍ਦ੍ਯਨ ਆਂ ਠੁਰ ਜੇਯ ਪਤਾ ਚਲ ਜੇ ਗ ਆਹ ਆਹ ਹਮ

ਸੋਲਾਂ ਦੀ ਸ਼ਾਦਾਬ੍ਰੀ ਚ ਹੂਯ ਸੇ ਗਾ ਹਾਨਾ ਹਨ ਜੀ ਸੋਲ੍ਵਾਯਨ ਸਾਲ ਵੇਚ ਹੂਯ ਸੇ ਗਾ ਅਘ੍ਰੀ ਡੀ ਉਹੁ ਖੰਡੀ ਬੁਹਤ ਨਿਰੀ ਵੇਖਣ ਨੂੰ ਮਿਲਦਾ ਹਨ ਜੀ ਹਨ ਅਘ੍ਰੀ ਡੀ ਵੇਚ ਵਾਸੀ ਵੇ ਹੀ ਜੀਰੀ ਆ ਊਆਘ੍ਰੀ ਦਾ ਪੀਠਾ ਹੁਗ੍ਯ ਤਾਜ ਮਹਿਲ ਖਲੋ ਹਨ ਜੀ ਬੁਹਤ famious ਤਾਜ ਮਹਿਲ ਖ ਲੋ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 ਹਨ ਜੀ ਹਮਮ ਜਿਮ ਮਸਜਿਦ ਅਘ੍ਰੀ ਡੀ ਪਾਸ਼ੇਡ ਕਾਟਨ ਵੇਚੁਨ ਆਇਕ ਹੀ ਗੀ

ਹਨ ਜੀ ਆਯ ਮੁਗ੍ਹਰ architect ਜੇਰੀ ਨੀ ਉਨਾ ਨੀ ਅਕ੍ਰ੍ਸ਼ੇਰ ਡੀ ਨਾਲ ਉਖੰਡੀ ਨੀ ਅਕੇਰ੍ਸ਼ੇਡ ਆਯ ਜਗ੍ਹਾ actertive ਕਰਦੀ ਆਯ ਜਗ੍ਹਾ ਆਚਾ ਆਚਾ ਮੁਹੁਲ ਨੂ

ਤੁਥ੍ਯ ਜਾ ਕੀ ਸ਼ਾਂਤੀ ਬਾਰੀ ਮਿਲਦੀ ਆਯ ਕਾਨਾ ਨੂੰ ਹਨ ਕਾਈ ਕਈ ਜਿਦਾਂ ਮੇਰਜ਼ੀ ਦਾ ਹੀ ਗਾ ਕਈ ਸ਼ਾਮੁਨ ਲੋਗ ਜਾਂਦੀ ਕਈ ਸਵੇਰੀ ਜਾਂਦੀ ਨਿਮਾ ਅਦਾ ਕਰਦੀ ਉਠੀ ਜਾ ਕੀ ਹਨ ਜੀ ਹਨ ਟੀ ਉਦਯ ਨਾਲ ਕਾਂਡੀ ਅਵਾਜ਼ ਜਾਦੁਨ ਓਕਾਨਾ ਚ ਪੈਂਦੀ ਟੀ ਬਰੀ ਹੇ ਸ਼ਾਂਤੀ ਉਂਦੀ ਹਨ ਜੀ ਕਈ ਵਾਰੀ ਕਹਨ ਜਾਨ ਅਜਾਨ ਹਨ ਅਜਾਨ ਖੜੀ ਆ ਅਨ੍ਘੁਨ ਬਾਘ ਵੇ ਹੀ ਉਠੀ ਆਹ ਆਹ ਹਮ ਉਨ੍ਘੁਰੀ ਬੰਦ ਵੇ ਖਯਾ ਜਾਂਦਾ ਬਾਘ ਵੇ ਕਹਾ ਜਾਂਦਾ ਸਮਾਂ ਬੁਤੁੰਡੀ ਅਯਨ ਕਈ ਲੋਗ ਜਾਂਦੀ ਨੀ ਟੀ ਜਿਦਾਂਕੀ ਉਖੁਬ ਸੁਰ ਓਬੁਹਤ ਜਾਦਾ ਆਯ ਆਚਾ ਚਾਰੁਣ ਸੀੜੇ ਟੀ ਬਾਘ ਪੁਦੀ ਫੁਲ ਵਾਘਾਰਾ ਪਰਯ ਪਿਯਾ ਸਾਰੀ ਅੰਗ੍ਹਨ designing ਵਾਦੇਯਾ ਦੇਸਿਗ੍ਨੇ ਇਨ ਕੀ ਵਾਦੇਯਾ ਫੁਲਾਂ ਦੀ ਬੰਦੀ ਨੂੰ ਏਦਾਂ ਲਗਦਾ ਜਿਦਾਂ ਫੋਰਿਗ ਚ ਯਾ ਹਨ ਜੀ ਸੇਰ੍ਦੇਯਾ ਵੇਚ ਘੁਮਾਣ ਵਾਸ੍ਟੀ ਵਾਦੇਯਾ place ਹੀ ਗਿਆ ਹਨ ਜੀ ਸਬ ਤੂੰ ਵਾਦੇਯਾ place ਆਹੀ ਗੀ ਆਯ ਅਗਰ ਤੁਸੀਂ ਸੇਰ੍ਦੇਯਾਂ ਡੀ ਵੇਚ ਜਾਣਾ ਘੁਮਾਣ ਟੀ ਦਿਲ ਉਨ ਸਕ਼ਉਣ ਮਿਲਦਾ ਉਠੀ ਜਾ ਕੀ ਟੀ ਕੋਈ ਦਿਮਾਘੀ ਤੁਰ ਟੀ ਖਲੋ ਬੁਹਤ ਪਰੀ ਸ਼ਾਨ ਆਯ depress ਟੀ ਉਜਾ ਕੀ ਉਠੀ ਆਇਕ ਵਾਰ ਉਜੀ ਟੀ ਉੜਾ ਦਿਲ ਬਾਰਾ ਖੁਸ਼ ਹੁਵ੍ਯ ਗਾ ਹਨ ਜੀ ਟੀ ਅਜੇ ਕਲ ਸਾਨੂ ਨੋਰਮਲ near by ਸਾਨੂ ਕੀਤੀ ਵੇ ਫੁਲ ਪਦ ਪੋਡੀ ਦਿਖਣ ਨੂ ਨੀ ਮਿਲਦੀ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 ਮਤ੍ਲਨ ਉਨ ਅਪਨੀ ਸਾਲ ਲੈ ਬਨਾਯਾ ਸੇ ਗਾ ਹਨ ਜੀ ਹਨ ਜੀ ਸਾਲ ਡੀ ਲੈ ਬਨਾਯਾ ਸੇ ਗਾ ਟੀ ਸ਼ਾਮ ਨੂੰ ਸ਼ਾਮ ਦੀ ਸਰ ਕਰਦਾ ਸੇ ਗਾ ਨਾ ਉਹੁ ਆਚਾ ਟੀ ਉਦਯ ਲੈ ਉਨੀ ਅਸ੍ਪਾਸ਼ਿਲ ਬਨਵਾਯ ਸੇ ਬਿਲਕੁਲ ਮਹਿਲ ਡੀ ਨਜਦੀਕ ਨਜਦੀਕ ਖਲੋ ਯਾ ਸਮਨ੍ਯ ਖ ਲੋ ਜੀਰਾ ਅਘ੍ਰੀ ਦਾ ਮਹਿਲ ਪਥ famious ਹੀ ਗਾ ਬਿਲਕੁਲ ਬਿਲਕੁਲ ਫਾਥਾ ਬੁਹਤ ਮਸ਼ਹੂਰ ਹੀ ਗਾ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 ਵਾਸੀ ਟੀ ਸਫਿਦ ਹੁੰਦਾ ਸੇ ਹਨ ਜੀ ਹਨ ਜੀ ਹਨ ਕੋਈ ਵੇ ਜਾਂਦਾ ਅਗੇਰ ਕੋਈ ਜਾਂਦਾ ਵੇ ਆਯ ਉਨੂ ਵੇ ਖ੍ਦ੍ਯਨ ਕੀ ਅਘੀ ਦਾ ਪੀਠਾ ਜ਼ਰੁਰ ਲੀ ਕੀ ਅਨਾ ਉਠਉਣ ਨਾ ਹਨ ਜੀ ਕਾਫੀ ਦੁਰ ਆਯ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 ਹੋਰ ਪਿਥ੍ਯਾ ਨਾਲ ਹਨ ਜੀ ਦੋਸਤਾਂ ਟੀ ਮਿਤਰਾਂ ਨੂੰ ਗਿਫਟ gift ਡੀ ਤੋਰ੍ਟੀ ਲਿੰਯਨ ਪਗੀ ਮਿਥ੍ਯਾਈ ਲ੍ਯੁਨੀ ਟੀ ਆਪਾਂ ਆਯ ਲਿਆ ਸਕ੍ਦ੍ਯਨ ਅੰਨ ਜੀਰਾ ਆਇਕ ਮਾਸ ਲੀਨ ਦਾ ਵੇ ਸਵਾਦ ਉਂਦਾ ਵਾ

ਹਨ ਜੀ ਅਘ੍ਰੁ ਵੇਚ ਉਮ੍ਘ੍ਲਾਮਨ ਦਾ ਸੇ ਸਾਇਡ ਟੀ ਉਠੀ ਮੇਅਤ ਵਾਘਾਰਾ ਨੋਰਮਲ ਹੇ ਖੜੀ ਟੀ ਪਕਵਾਨ ਜੀਰੀ ਸੇ ਗੀ ਸਵਾਦ ਡੀ ਕਾਦੁਨ ਖਾਨ ਦਾ ਮੁਕਾ ਮਿਲ੍ਜੰਦਾ ਸੇ ਟੀ ਮਾਮਾ ਚੀਕ ਕਾਂਡੀ ਅਹਿ ਜਗਾ ਵਾ ਜਿਥਯ ਤੁਸੀਂ ਮ੍ਘ੍ਲਾਈ ਖ੍ਦ੍ਯਨ ਸ਼ਾਲੀ ਵੇਚ ਪਕੇ ਹੂਯ ਹਨ ਜੀ ਗ੍ਲਿਲ੍ਡ ਗਲਿਡ ਓਰ ਕੈਰੀ ਜਾਰੀ ਹੁੰਦੀ ਆ ਮਿਲ੍ਜੰਦਾ ਹਨ ਜੀ ਗਲਿਡ ਕੈਰੀ ਹਨ ਜੀ ਹਨ ਜੀ ਉਤੁਵਾਨੁ ਮਿਲ ਜੇ ਗੀ ਟੀ ਬਾਕੀ ਜਿਦਾਂ five star hotel ਉਨਾ ਤੂੰ ਵੇ ਵਾਦੇਯਾ ਮਿਲਜੇ ਗਾ ਹਨ ਜੀ ਕੀਮਾ ਕਾਲਿਜੀ ਬਾਤੇੰ ਚਿਕ੍ਕੇਨ ਹਨ ਮਿਲੈ ਹਮਮ ਨੋਉਣ ਵਜੀ ਲੈ ਉਮ੍ਸ਼੍ਹੁਰ ਆਯ ਮਾਮਾ ਚਿਕ੍ਕੇਨ ਆਯ ਜੀਰਾ ਹਨ ਜੀ ਸਬ ਤੂੰ ਜਾਦਾ ਨੋਉਣ ਵਜੀ ਲੈ ਮਸ਼ਹੂਰ ਹੀ ਗਾ

ਚੰਦਰ ਮਨ ਡੀ ਕਰ ਦਾ ਬਘਿਚ ਆਯ ਉਠੀ ਕੀ ਖੜੀ ਹਰੀ ਕਵਰ ਡੀ ਫੁਵਾਰੀ ਹਵਾ ਦਰ ਮੁਨ੍ਦੇਪ ਟੀ ਫੋਲ ਵਾਘਾਰਾ ਬਣੇ ਹੂਯ ਨੀ ਨੁਥ੍ਯ

ਟੀ ਖਲੋ ਮੁਖ ਲਾਂ ਦੇ ਥੋਰੀ ਬੂਟੀ ਉਦਯ ਵੇਚ ਸਾਨੂ ਚਾਲਕ ਧ੍ਕ੍ਹਨ ਨੂ ਮਿਲਦੀ ਉਨਾ ਉਨ ਕੀ ਪਸੰਦ ਸੇ ਉਨਾ ਨੂੰ ਕਿਦਾਂ ਦੇ ਜਗਾ ਉਠੀ ਸਾਨੂ ਉਠੀ ਧ੍ਕ੍ਹਨ ਨੂ ਮਿਲ ਜੇ ਗੇ ਮਿਲ ਜੇ ਗੇ ਹਨ ਜੀ ਹਨ ਜੀ ਜਿਦਾਂ ਅਜੇ ਕਲ ਬੰਦੀ ਨੂੰ ਪੇਰ੍ਯ੍ਸ਼ਾਨੀ ਨੀ ਦੇਪ੍ਰਸ੍ਸਿਓਂ ਆਯ ਅਗ੍ਹਰ ਉਆਪ੍ਨਾ ਚਾਹੀ ਥੋਰਾ ਜੇਹਾ ਸਮਾਂ ਤੁਰ ਟੀ ਦਸ ਮਿੰਟ ਵੇ ਬੇਟੇ ਟੀ ਨਾ ਬੁਹਤ ਦਿਮਾਘ ਨੂੰ ਸ਼ਾਂਤੀ ਮਿਲਦੀ ਟੀ ਤਸ੍ਵੇਰਾਂ ਵੇ ਬੁਹਤ ਸੀੜੇ ਟੀ ਬਨਯਾਨ ਨੀ ਹਨ ਜੀ ਟੀ ਉਨੂ moon like pleasure ਨਾਮੇ ਵੇ ਦੇਤਾ ਗਯਾ ਟੀ ਅਜੇ ਕਲ ਲੋਗ ਉਠੀ ਕਮਾਈ ਕਰ ਰਹੀ ਨੀ ਫਿਟੋ ਕ੍ਚ੍ਵਾੰਡੀ ਨੀ ਉਠੀ ਮੈਂ ਉਨਾ ਨੀ ਤਿਤਾਲ ਦੇਤਾ ਮੂਨ ਲਿਖੇ ਡੀ ਨਾਮ ਦਾ ਹੀ ਗਾ moon like pleasure ਟੀ ਉਠੀ ਲੋਗ ਉਨਾ ਨੂੰ ਮੈਂ tital ਡੀ ਕੀ ਟੀ ਕਮਾਈ ਕਰ ਰਹੀ ਨਯਨ ਫੋਟੂ ਖਿਚ ਵਾ ਕੀ ਬਯਾਂ ਬੁਹਤ ਸ਼ਾਨ ਦਰ ਆਯ ਜ਼ਹਨ ਘਿਰ ਮਹਿਲ ਵੇ ਬਨਯ ਜ਼ਹਨ ਘਿਰ ਵੇ ਲਾਘ੍ਯ ਹਰ ਹੀ ਬਿਲਕੀ ਹਨ ਜੀ ਹਨ ਜੀ ਸਮਿਤ ਆਕ੍ਰ ਡੀ ਦੁਹਰਾ ਬਨਾਯਾ ਗਯਾ ਸੇ ਸਿਸ੍ਤੀਹਾਰਕ ਉਠੀ ਰਾਜ ਪੁਤ ਜੀਰੀ ਸੀਗੀ ਉਨਾ ਦਾ ਚਾਹਾ ਸਹੀ ਨਿਵਾਰ ਸੀਗਾ ਮਤਲਬ ਕੀ ਸ਼ਰੀਕ ਪਾਯਿਆਲ ਖਲੋ ਕੀ ਬਘ੍ਮ ਦਾ

ਟੀ ਜਾਦੁਨ ਜਨ੍ਹਾਂ ਘਿਰ ਦੇ ਪਤਨੀ ਜੀਰੀ ਨੂਰ ਜ਼ਹਨ ਵਾ ਉਜਾੜਾ ਤੇਰ ਉਠੀ ਨਿਵਾਸ ਕਰ ਦੇ ਸੇ ਜਾਦਾ ਟੀਮੇ ਉਠੀ ਉਹੇ ਰਹਨ ਦੇ ਸੇ ਗੇ ਆਚਾ ਟੀ ਆਇਕ ਇਸਲਾਮੀ ਸੰਰਕ ਆ ਖ ਲੋ ਮੁਸਿਲਮਾਂ ਦਾ ਆਇਕ ਮੁਸ੍ਮਾਨਾ ਦੇ ਜਗਾ ਹੀ ਆਇਕ ਆਚਾ ਟੀ ਅਘ੍ਰੀ ਦਾ ਕਿਲਾ ਸਬ ਤੂੰ ਪਾਚਿਟਰ ਵਾਲਾ ਵੇਚੁਨ ਆਇਕ ਹੀ ਇਨੂੰ ਜਹ੍ਨ੍ਘੇਰ ਮਹਿਲ ਉਨ ਮਾਨਿਯ ਜਾਂਦਾ ਹੇਹ੍ਯ ਰਾਨਿਯਾਂ ਦਾ ਮੇਲ ਸੇ ਗਾ ਯਾ ਸਬ ਤੂੰ ਜਾਦਾ ਘੁਲਾਬ ਡੀ ਨਾਲ ਬਨਯ ਹੂਯ ਘੁਲਾਬ ਡੀ ਨਾਲ ਹੇ ਖਲੋ ਬਨਯ ਹੂਯ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 ਹਨ ਜੀ ਹਨ ਜੀ ਅਕਬਰ ਦਾ ਵੇ ਉਠੀ ਮਕਬਰਾ ਬਨਯ ਅਕਬਰ ਦਾ ਬਨਯ ਮਕਬਰਾ ਆਚਾ ਉੜੇ ਵੇ ਅਰ੍ਚੇਤਾਕ੍ਤੁਰੇ ਬੁਹਤ ਵਾਦੇਯਾ ਮਿਲ ਦਾ ਪਥਰ ਹੀ ਗਾ ਨਾ ਮੀਰ ਦਾ ਪਥਰ ਟੀ ਜੀਰਾ ਇਸ ਨੂ ਅਕ੍ਲੁਤਾ ਪੁਟਰ ਜ਼ਹਨ ਘੇਰ ਸੋਲਾਂ ਸੋ ਪੰਜ ਤੂੰ ਸੋਲਾਂ ਸੋ ਤੀਰਾਂ ਡੀ ਵੇਚ ਬਨਯ ਗਯਾ ਸੇ ਗਾ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 ਮੁਹ੍ਮੁਦ ਸ਼ਾ ਦਾ ਟਾਂਚ ਖ ਦਾ ਮੁਗ੍ਹਰ ਬਾਘ ਨਾਲ ਕਿਰੇਯਾ ਹੂਯ ਆਯ ਅਲੀ ਦੁਆਲ੍ਯ ਏਡੀ ਸੇੰਟਰ ਡੀ ਵੇਚ ਮਕਬਰਾ ਆਯ ਟੀ ਅਲੀ ਦੁਆਲ੍ਯ ਏਡੀ ਬਾਘ ਹੇ ਬਾਘ ਲਗਯਾ ਹੁਆ ਆਯ ਮਤਲਬ ਘੁਬ ਸੁਰਤਿ ਆਯ ਖੂਬਸੂਰ ਤੇ ਡੀ ਚੰਦ ਚੰਦ ਲਗੀ ਹੂਯ ਨੀ ਦੇਸਿਗਣ ਟੀ ਬਿਲਕੁਲ ਬਿਲਕੁਲ ਦੇਸਿਗਣਇੰਗ ਬੁਹਤ ਜਾਦਾ ਵਾਦੇਯਾ ਮਤਲਬ ਰਾਜ ਨਾਲ ਟੀ ਦਿਲ ਨਾਲ ਕੀਤੀ ਹੁਈ ਆਯ ਆਯ ਉਨਾ ਨੀ ਆਪਣੀ ਪਾਤਾਨੇਯਾ ਲੈ ਬਣੇ ਅਪਨੀ ਆਰਾਮ ਲੈ ਬਣੇ ਆਰਾਮ ਡੀ ਲੈ ਬਨਾਯਾ ਸੇ ਗਾ ਹਨ ਜੀ ਬੁਹਤ ਜਾਦਾ ਮਤਲਬ ਕੀ ਖ ਲੋ ਅਚ੍ਤੀਵੇ ਹੁਦੀ ਨੀ ਲੋਗ ਉਠੀ ਜਾ ਕੀ ਸ਼ਾਂਤੀ ਬੁਹਤ ਵਾਦੇਯਾ ਫੁਲ ਕਰੀ ਘਿਰੀ ਟੀ ਅਰ੍ਕਿਤਾਕ੍ਤੁਰੇ ਏਨੀ ਵਾਦੇਯਾ ਸਾਰੀ ਤੂੰ ਦੇਸਿਗ੍ਨੀਂ ਬੁਹਤ ਵਾਦੇਯਾ ਬ੍ਨ੍ਯੀ ਆਯ ਬੁਹਤ ਜਾਦਾ famous ਮਤਲਬ ਆਯ ਕੀ ਬੁਹਤ ਜਾਦਾ ਜਗਾ ਤੂੰ ਤੁਵਾਨੁ ਆਇਕ ਜਗ੍ਹਾ ਟੀ ਅਲੀਘ ਅਲੀਇਘ ਟੀ ਆਚਾ ਮੈਂ ਸੁਯੰ ਕੀ ਰੁਮੰਤਿਗ ਜਾਹਿ ਸਵਾਰੀ ਹੁਦੇ ਹੀ ਜਾਵੀਂ ਕੀ ਕੈਨ੍ਦ੍ਲੇ ਜਾਵੀਂ ਕੀ

ਜਾਰੀ ਨੂੰ ਨਫ਼ ਜੈ ਹੁੰਦੇ ਆਯ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 ਹਨ ਜੀ ਟੀ ਓ ਆਇਕ ਏਨਾ ਨੀ ਮਤਲਬ ਕੀ ਅਲਘ ਜਗ੍ਹਾ ਤੂੰ ਜਿਡਾ ਖਲੋ ਤਾਜ ਤਾਜ ਏਜਾਰ੍ਬ ਘੇਰ ਵੇ ਬਨਾਯਾ ਆਇਕ ਏਨਾ ਨੀ ਆਚਾ ਹਨ ਏਜੇਬ ਘੇਰ ਵੇ ਬਨਾਯਾ ਹੂਯ

ਹਨ ਤੀਨ ਵਜੀ ਤੂੰ ਬਾਦ ਕਹਨ ਡੀ ਜਾਦੁਨ ਧੁਪਾਹੇਰ ਤੂੰ ਬਾਦ ਜੇਰੀ ਤੁਸੀਂ ਏਥੀ ਸਮਾਂ ਬਤਾਉਣ ਗੀ ਤੁਵਾਨੂੰ ਸੂਰਜ ਅਲ੍ਵੇਦਾ ਖੰਡਾ ਮਿਲੁ ਗਾ ਏਦੇਯਾਂ ਕਿਰਨਾ ਬਰੇਯਾਂ ਸੋਨਿਯਾ ਲਗ੍ਦੇਯਾਂ ਹਨ ਜੀ ਹਨ ਜੀ ਕਿਏਯਾਂ ਡੀ ਉਪਰ ਯਾ ਤਾਜ੍ਡੀ ਉਪਰ ਪੰਦੇਯਾਂ ਟੀ ਬੁਹਤ ਹਨ ਜੀ ਹਾਂਜੀ ਆਇਕ ਆਪਣਾ ਜ਼ਰੁਰ ਪਲੈਨ ਕੇਰੀ ਟੀ ਚਲੀ ਹਨ ਜੀ ਧ੍ਖ ਕੀ ਆਈ ਕੀ ਬਤੀ ਦੋ ਚਾਰ ਘੰਟੀ ਹਨ ਜੀ ਹਨ ਜੀ ਹੋਰ ਆਯ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

ਪੂਰਾ ਨਾਮ ਬਣ ਗਿਆ ਲੋਕਾਂ ਨੇ ਇਸ album ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਤੇ ਇਸ album ਦਾ ਕੀਤਾ ਸੀ ਬਾਈ ਅਮਨ ਹੇਅਰ ਨੇ ਬਹੁਤ ਸੋਹਣਾ industry ਸੀ ਬਹੁਤ ਵਧੀਆ album ਸੀ ਫਿਰ ਉਹਨਾਂ ਦੀ ਗੁਡਲਕ, ਚਾਰਮ, ਜੇਮਸਬੋਂਡ ਖ਼ਾਲਸੇ ਕਲਗੀਧਰ ਦੇ ਦੋ ਹਜ਼ਾਰ ਤੇਰਾਂ 'ਚ ਆਈ ਦੋ ਹਜ਼ਾਰ ਪੰਦਰਾਂ 'ਚ ਦਸਤਾਰ ਸੋ ਦੋਸਤੋ ਮੈਂ ਤੁਹਾਨੂੰ ਇਸ ਤੋਂ ਬਿਨਾਂ ਇੱਕ ਹੋਰ ਬਹੁਤ interesting ਗੱਲ ਦੱਸ ਦੇਵਾਂ ਕਿ ਬਾਈ ਮੱਖਣ ਜੀ ਨੇ ਦੋ ਹਜ਼ਾਰ ਤੇਰਾਂ ਵਿੱਚ ਅੰਮ੍ਰਿਤ ਛਕ ਲਿਆ ਸੀ ਤੇ ਇਹਨਾਂ ਨੇ ਇਹ ਪ੍ਰਣ ਕੀਤਾ decide ਕੀਤਾ ਕਿ ਉਹ ਅੱਜ ਤੋਂ ਬਾਅਦ ਦੋ ਹਜ਼ਾਰ ਤੇਰਾਂ ਤੋਂ ਬਾਅਦ ਕੋਈ ਵੀ ਹੋਰ album ਨਹੀਂ ਕਰਨਗੇ ਸਿਰਫ਼ ਉਹ religious albums ਹੀ ਕਰਨਗੇ ਸੋ ਇਹ ਵੀ ਬਹੁਤ ਵੱਡੀ ਗੱਲ ਹੈ ਕਿਉਂਕਿ ਇਹ ਇੱਕ ਜੇਰੇ ਵਾਲਾ ਬੰਦਾ ਹੀ ਕਰ ਸਕਦਾ ਕਿਉਂਕਿ ਗੁਰੂ ਨਾਲ ਜੁੜਨਾ ਬਹੁਤ ਵੱਡੀ ਗੱਲ ਹੁੰਦੀ ਹੈ ਤੇ ਆਪਣੇ ਦੂਜੇ career ਨੂੰ ਛੱਡ ਕੇ ਸਿਰਫ਼ religious album ਕਰਨਾ salute ਆ ਬਾਈ ਨੂੰ ਅਸੀਂ ਉਹਨਾਂ ਨੂੰ wishes ਦਿੰਦੇ ਹਾਂ ਵਾਹਿਗੁਰੂ ਉਹਨਾਂ ਤੇ ਹੋਰ ਵੀ ਮਿਹਰ ਕਰੇ ਸੋ ਦੋਸਤੋ ਇਸ ਤੋਂ ਬਿਨਾਂ ਬਾਈ ਜੀ ਦੇ ਪਰਿਵਾਰ ਨੇ ਵੀ ਲਗਪਗ ਸਾਰਿਆਂ ਨੇ ਅੰਮ੍ਰਿਤ ਛਕਿਆ ਹੋਇਆ ਉਹਨਾਂ ਦੇ ਬੱਚਿਆਂ ਨੇ ਤੇ ਉਹਨਾਂ ਦੀ wife ਨੇ ਜੋ ਆਪਾਂ ਨੂੰ ਪਤਾ ਲੱਗਿਆ ਉਹ ਵੀ ਬਹੁਤ ਜ਼ਿਆਦਾ ਪਾਠ ਕਰਦੇ ਆ ਵਾਹਿਗੁਰੂ ਨਾਲ ਜੁੜਿਆ ਪਰਿਵਾਰ ਸੋ ਕਰਮਾਂ ਵਾਲਾ ਪਰਿਵਾਰ ਆ, ਜਿਹਨਾਂ ਨੇ ਵਾਹਿਗੁਰੂ ਦੇ ਜਿਹੜੇ ਲੜ ਲੱਗੇ ਆ ਇਹੋ ਜਿਹੇ ਪਰਿਵਾਰ ਕਿਸਮਤ ਵਾਲੇ ਹੁੰਦੇ ਆ ਸੋ ਦੋਸਤੋ ਇਸ ਤੋਂ ਬਿਨਾਂ ਆਪਾਂ ਉਹਨਾਂ ਦੇ ਫਿਲਮੀ career ਤੇ ਇੱਕ ਝਾਤ ਮਾਰਦੇ ਹਾਂ ਬਾਈ ਜੀ ਦੀ ਪਹਿਲੀ film ਆਈ ਸੀ ਦੋ ਹਜ਼ਾਰ ਬਾਰਾਂ ਵਿੱਚ film ਦਾ ਨਾਂ ਸੀ ਪਿੰਕੀ ਮੋਗੇ ਵਾਲੀ film ਵਧੀਆ ਸੀ ਤੇ ਬਾਈ ਜੀ ਨੇ villain ਦਾ ਰੋਲ ਕੀਤਾ ਸੀ ਇਸ movie ਵਿੱਚ।